ਹੋਰ ਤੁਸੀਂ ਜਿੱਦਾਂ ਮਰਜੀ ਤੇ ਜੈਸੀ ਵੀ ਹੈ. ਮਤਲਬ ਸਭ ਤੋ ਪਹਿਲਾਂ ਤਾਂ ਇਹ ਹੁੰਦਾ ਨਾ ਵੀ ਆਪਾਂ ਨੂੰ ਕੀ ਪਸੰਦ ਹੈ?

ਪੂਰੀ ਵਗੈਰਾ ਠੀਕ ਲਗਦੀ ਹੈਗੀ ਨਹੀਂ ਤਾਂ ਫਿਰ ਬੱਚਿਆਂ ਨੂੰ ਓਹ ਆਲੂ ਦੇ ਪਰੌਂਠੇ ਤਾਂ ਜਿਆਦਾ ਫ਼ਾਯਦੇਮੰਦ ਹੈ ਸੇਹਤਮੰਦ ਵੀ ਰਖਦੇ ਹੈ ਬੰਦੇ ਨੂੰ.

ਬਿਲਕੁਲ. ਇੱਕ ਓਹ ਥੋੜਾ ਜਿਹਾ ਪੌਸ਼ਟਿਕ ਭੋਜਨ ਹੈਗਾ ਓਹੋ, ਤੇ ਦੂਜਾ ਓਹ ਬੱਚਿਆਂ ਦਾ ਵੀ ਇੱਕ ਬਾਰ ਖਾ ਲੇ ਤੇ ਦੋਪਿਹਰ ਤੱਕ ਤੱਸਲੀ ਹੈ ਆਪਣੇ ਪੰਜਾਬੀ ਲੋਕ.

ਹੀ ਨਹੀਂ ਨਾ ਦੇਖਨੇ ਵੀ ਓਹ ਖਾਂਦੇ ਵੀ ਹੈ ਪਰ ਬੱਚੇ ਅਪਨੇ ਤੋਂ ਜਿਆਦਾ ਭੱਜ-ਨਠ ਕਰਦੇ ਹੈ. ਓਨ੍ਹਾਂ ਦਾ ਹੋ ਜਾਂਦਾ ਹੈ ਖਾਇਆ ਹੋਇਆ. ਹਮਮ ਪਰ ਇਹ ਰੋਜ ਵੀ ਖਾਨੇ ਠੀਕ ਨਹੀਂ ਹੈਗੇ ਫਿਰ.

ਕਹਿੰਦੇ ਨੇ sugar ਕਰਕੇ ਦੇਖੋ ਤੁਸੀਂ ਲੋਕਾਂ ਨੇ ਕਿੰਨਿਆਂ ਨੇ ਮਿੱਠਾ ਛੱਡ 'ਤਾ. ਕਿੰਨੀਆਂ ਨੇ ਚੀਨੀ ਛੱਡ 'ਤੀ.

sugar ਕਾਦੇ ਵਿੱਚ ਨਹੀਂ ਹੈ ਅੱਜਕਲ੍ਹ?

ਆਲੂ 'ਚ sugar ਹੈਗਾ ਹੈ. ਚਾਵਲ ਨਹੀਂ ਖਾਂਦੇ sugar ਵਾਲੇ ਬੰਦੇ'. sir, sugar ਤਾਂ ਕਣਕ ਦੇ ਵਿੱਚ ਵੀ ਹੈ.

ਕੀ ਖਾਂਦੇ ਹੋ ਤੁਸੀਂ ਦੱਸੋ ਕਿਦੇ ਵਿੱਚ sugar ਨਹੀਂ ਹੈ ਮੈਨੂੰ ਓਹ ਦੱਸੋ. ਹਮਮ sugar ਤਾਂ ਐਂ ਤਾਂ ਓਹਦੇ ਵਿਚ ਆਪਾਂ ਜਿਹੜੇ ਖਾਨੇ ਹਾਂ ਕਰੇਲੇ ਵਗੈਰਾ ਦਾ ਰਸ ਪੀ ਲੈਂਦੇ ਹਾਂ ਜਾਂ ਕਰੇਲੇ ਖਾ ਲੈਂਦੇ ਹਾਂ.

ਆਪਾਂ ਦੇਖੋ ਹਰ time ਤਾਂ ਨਹੀਂ ਪੀ ਸਕਦੇ.

ਕੁਝ ਵੀ ਲੈਣਾ ਹੈਗਾ. ਅਪਣਾ ਰੋਟੀ ਦੇ ਨਾਲ ਜੋ ਅਪਣਾ ਖਾਣਾ ਖਾ ਰਹੇ ਹੋ. ਉਨ੍ਹਾਂ ਨਾਲ ਆਪਾਂ salad ਲੈਂਦੇ ਹਾਂ. ਠੀਕ ਹੈ.

ਨਹੀਂ breakfast 'ਚ ਤੇ ਨਹੀਂ salad ਖਾ ਸਕਦੇ. ਦੋਪਿਹਰ ਦੀ ਰੋਟੀ ਜਾਂ ਰਾਤ ਨੂੰ ਖਾ ਸਕਦੇ ਹਾਂ. salad ਵੈਸੇ ਸਵੇਰੇ-ਸਵੇਰੇ ਤਾਂ salad ਘੱਟ ਹੀ ਖਾਂਦੇ ਲੋਕ. ਲੈ ਲੇਂਦੇ ਹੈ. soup ਲੈ ਲੈਂਦੇ ਹੈ ਲੋਕ. ਸਵੇਰੇ-ਸਵੇਰੇ ਤਾਂ ਨਹੀਂ soup ਲੈਂਦੇ ਹੈਗੇ.

ਦਲਿਆ ਵਗੈਰਾ ਖਾ ਲੈਂਦੇ ਹੈ. ਦਲਿਆ ਖਾ ਲੈਂਦੇ ਜਾਂ

ਓੱਥੇ ਹੀ ਆ ਜਾਂਦੀ ਹੈ ਨਾ. ਗੱਲ ਤਾਂ ਓੱਥੇ ਹੀ ਆ ਕੇ ਖਤਮ ਹੋ ਜਾਂਦੀ ਦਲਿਏ ਤੇ ਆ ਗਈ. ਦਲਿਆ ਵੀ ਕਣਕ ਤੋਂ ਬਣਿਆ.

ਹਾਂਜੀ. liquid ਪੌਸ਼ਟਿਕ ਜਿਹੜੇ ਪੌਸ਼ਟਿਕ ਆਹਾਰ ਦੀ ਗੱਲ ਕਰਿਏ ਓਹ ਤੇ. ਬਿਲਕੁਲ ਹੀ you are absolutely right sir. ਦਲਿਆ ਬਹੁਤ ਅੱਛੀ ਚੀਜ ਹੈ. ਠੀਕ ਹੈ. egg ਵੀ ਲੈਂਦੇ ਹੈ ਲੋਕ. ਆਮਲੇਟ.

ਹਿੰਦੂ ਪਰਿਵਾਰ ਹੈ ਉਨ੍ਹਾਂ 'ਚ egg ਘੱਟ ਖਾਂਦੇ ਹੈ ਲੋਗ family 'ਚ ਓਹ ਕਹਿੰਦੇ ਬਾਹਰ ਖਾ ਲੋ ਜਾਂ ਫਿਰ ਦੂਜਾ

ਸਾਰੀ ਦੁਨਿਆ ਕਰਦੀ ਹੈ. ਨਹੀਂ ਨਾਸ਼੍ਤੇ, ਨਾਸ਼੍ਤਾ ਤਾਂ ਕਰਦੇ ਹਾਂ ਪਰ ਸਾਰੇ ਜਾਣੇ ਅੰਡਾ ਖਾਣਾ. ਲੋਗ ਬਾਹਰ ਹੀ ਖਾਣਾ ਜਿਆਦਾ ਪਸੰਦ ਕਰਦੇ ਹੈ. ਹੁਣ ਤਾਂ ਕਾਫੀ ਜਿਆਦਾ ਫੈਮਲੀਆਂ ਕਰਨ ਲੱਗ ਗਿਆਂ ਵੈਸੇ ਘਰ 'ਚ ਵੀ, ਹਿੰਦੂ family ਵੀ ਬਹੁਤ ਜਿਆਦਾ ਘਰ ਹੀ ਬਣਾਉਣ ਲੱਗ ਗਏ ਨੇ ਜਿਆਦਾ ਤਰ.

ਇਹ very wrong ਹੈ. ਕਿਉਂਕਿ ਹੁਣ ਜੱਦ ਆਪਾਂ ਘਰ ਖਾਣ ਦੀ ਇਜਾਜਤ ਨਹੀਂ ਦਿੰਦੇ ਬਾਹਰ ਖਾ ਲੈਂਦੇ ਹਾਂ, ਕਈ ਛੁਪ ਕੇ ਖਾ ਲੈਂਦੇ ਹੈ ਕਈਆਂ ਨੂੰ ਪਤਾ ਹੈ ਕਈ parents ਵੀ ਕਹਿੰਦੇ ਹੈ ਹਾਂ ਸਾਡੇ ਬੱਚੇ ਬਾਹਰ ਖਾਂਦੇ ਹੈ ਵੀ ਘਰੇ ਨਹੀਂ ਬਣਾਉਂਦੇ.

ਨਹੀਂ ਓਹ ਨਹੀਂ. ਇਹ ਹੁੰਦਾ ਜਿਵੇਂ ਘਰ ਦੀ ladies ਹੁੰਦੀਆਂ ਹੈ ਨਾ, ਉਨ੍ਹਾਂ ਨੂੰ ਇਹ ਹੁੰਦਾ ਵੀ ਸਾਡੀ kitchen ਦੀ ਜਿਹੜੀ ਸਫਾਈ ਹੈ ਜਾਂ ਹੋਰ ਹੈ. ਓਹ ਬਾਈ ਅਸ਼ੁਧ ਹੋ ਜਾਂਦੀ ਵੀ ਥੋੜੀ ਜਿਹੀ ਅਅ ਅੰਡਾ ਵਗੈਰਾ ਵਰਤਦੇ ਹਾਂ. ਜਿਹੜੇ ਪੁਰਾਣੇ ਖਿਆਲਾਂ ਦੇ ਲੋਕ ਹੈ ਨਾ. ਓਹ ਜਾਂ ਮਤਲਬ ਜਿਹੜੇ ਅੱਜਕਲ੍ਹ ਵੀ ਹੈਗੇ ਓਹ ਫਿਰ ਵੀ ਕਈਆਂ ਨੂੰ smell ਆਉਂਦੀ ਹੈ ਕਈਆਂ ਨੂੰ ਨਹੀਂ ਆਉਂਦੀ. ਮਤਲਬ ਇਸ ਤਰ੍ਹਾਂ ਹੈਗਾ.

ਓਹ avoid ਕਰਦੇ ਹੈ ਮਤਲਬ ਵੀ ਨਾ ਖਾਦਾ ਜਾਵੇ ਤਾਂ ਠੀਕ ਹੈ. ਵੈਸੇ ਤਾਂ ਸਭ ਤੋਂ ਵਧੀਆ ਚੀਜ ਅੰਡਾ.

but ਅਅ ਗੱਲ ਤਾਂ ਇੱਥੇ ਆ ਕੇ ਮੁੱਕ ਜਾਂਦੀ ਹੈ ਵੀ ਉਨ੍ਹਾਂ ਨੂੰ ਪਤਾ ਵੀ ਹੈ ਕਿ ਸਾਡਾ ਬਚਚਾ ਖਾਂਦਾ ਹੈ ਪਰ ਓਹ ਘਰ ਨਹੀਂ .

ਅਸੀਂ, ਅਸੀਂ ਤਾਂ ਨਹੀਂ ਵਾੜਦੇ ਹੈਗੇ ਘਰ. ਮੈਂ ਬਣਾ ਲੈਂਦਾ ਹਾਂ ਘਰ ਕਈ ਬਾਰ ਤਾਂ ਓਹ ਕਹਿੰਦੇ ਨੇ ਤੁਸੀਂ ਬਣਾ ਲੋ ਅਲੱਗ ਭਾਂਡੇ 'ਚ ਬਣਾ ਲੋ ਪਰ ਮਤਲਬ ਵੈਸੇ ਮਤਲਬ ਵੀ ਜਿਆਦਾ ਕੋਸ਼ਿਸ਼ ਕਰੀਦੀ ਵੀ ਬਾਹਰ ਦੇ ਬਾਹਰ ਹੀ ਖਾ ਲਵੋ ਤੇ ਜਿਆਦਾ ਠੀਕ ਹੈ.

ਠੀਕ ਹੈ. ਮੇਰੀ wife ਦਾ ਵੀ ਇਹੀ ਮਨ੍ਨਾ ਹੈ.

ਤੇ ਮੇਰੀ ਦੋ ਬੇਟੇ ਹੈ.

ਜੋ ਮੇਰੀ wife ਹੈ ਨਾ. ਓਹ ਨਹੀਂ ਕਹਾਉਂਦੀ ਮੇਰੇ ਦੋਨੋਂ ਬੇਟੇ ਖਾ ਲੈਂਦੇ ਨੇ.

ਅਸੀਂ ਸਭ ਕੁਝ ਖਾ ਲੈਂਦੇ ਹਾਂ. ਹੁਣ ਮੈਂ ਬਣਾ ਲੈਂਦਾ ਹਾਂ. ਓਹ ਮੇਰੀ wife ਬਣਾ ਕੇ ਨਹੀਂ ਦਉਗੀ. ਓਹ ਮੈਂ ਬਣਾ ਕੇ ਦਉਂਗਾ ਜਾਂ ਫਿਰ ਅਸੀਂ ਜਾਂਦੇ ਹਾਂ ਓੱਥੇ ਖਾ ਲੈਂਦੇ ਹਾਂ. ਅਸੀਂ ਓੱਥੇ ਅੰਡਾ ਖਾ ਲੋ ਜੋ ਮਰਜੀ ਖਾ ਲੋ. ਓੱਥੇ ਕੋਈ ਦਿੱਕਤ ਨਹੀਂ ਹੈਗੀ. .

please, ਆਪਣਾ, ਮੈਂ ਓਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਮੇਰੀ wife ਨਹੀਂ ਬਣਾਉਂਦੀ ਹੈਗੀ. ਮੈਂ ਬਣਾ ਦੂਂਗਾ. ਓਹ ਹੱਥ ਵੀ ਲਾਨਾ ਨਹੀਂ, ਠੀਕ ਹੈ. ਜਿਆਦਾ ਤੋਂ ਜਿਆਦਾ ਪਿਆਜ ਭੁੰਨ ਦਵੇਗੀ ਜੱਦ egg ਦੀ ਬਾਰੀ ਆ ਗਈ ਨਾ. ਜਿੱਦਾਂ egg, peg ਓਹਨੇ ਹੱਥ ਨਹੀਂ ਲਾਉਣਾ.

ਪੁੱਛੀ ਹੈ. ਬਾਅਦ ਦੇ ਵਿਚੋਂ ਬਰਤਨ ਤੇ ਓਹੀ ਸਾਫ਼ ਕਰਦੀ ਹੈ. ਨਹੀਂ. ਨਹੀਂ. ਮੇਰੀ wife ਨੇ ਨਾ ਬਰਤਨ ਸਾਫ਼ ਕਰਨੇ ਹੈ. ਅਪਨੀ ਸੰਸਕ੍ਰਿਤੀ 'ਚ ਹੀ ਨਹੀਂ ਹੈਗਾ ਹੈ ਨਾ. ਅਪਨੀ ਸੰਸਕ੍ਰਿਤੀ 'ਚ ਮਤਲਬ ਬਬ ਵੈਸੇ ਓਹ avoid ਕਰਦੇ ਹੈ ਵੀ ਨਾ ਹੀ ਬਣਾਇਆ ਜਾਵੇ ਮਤਲਬ ਖਾਣਾ ਚਾਹੁਨੇ ਹਾਂ ਵੀ ਪੌਸ਼ਟਿਕ ਹੈਗਾ. ਓਹਦੇ ਕਰਕੇ ਬਸ. ਵੈਸੇ ਨਹੀਂ ਬਣਾਉਣਾ ਚਾਹੁੰਦੇ ਹੈਗੇ.

ਹੁਣ ਆਪਾਂ ਹਰਿਦ੍ਵਾਰ ਜਾਨੇ ਹਾਂ.

sewerage ਦਾ ਪਾਣੀ ਉਪਰੋਂ ਆ ਰਿਹਾ ਹੈਗਾ. ਰਿਸ਼ੀਕੇਸ਼ side ਤੋਂ ਓਹ ਆ ਕੇ ਗੰਗਾ ਦੇ ਵਿਚ ਮਿਲ ਜਾਂਦਾ ਹੈ. ਠੀਕ ਹੈ ਨਾ ਪਰ ਓਹ ਗੰਗਾ ਜਲ ਪਵਿਤਰ ਮੰਨਿਆ ਜਾਂਦਾ ਹੈ. ਇੱਦਾਂ ਹੀ ਹੈ ਵੀ ਇਹ ਜੋ ਵੀ ਹੈ. ਅਗਨੀ ਦੇਵਤਾ ਪਵਿਤਰ ਮੰਨਿਆ ਜਾਂਦਾ ਹੈ. ਜੀ ਅਗਨੀ ਤੇ ਚੜ੍ਹ ਗਿਆ.

ਦੇਖੋ ਜੇ ਮੈਂ wrong ਹਾਂ ਤਾਂ ਮੈਨੂੰ please ਟੋਕ ਦਿਓ ਤੁਸੀਂ.

wrong ਦੀ ਗੱਲ ਇਹੇ ਹੈ ਨਾ ਜਿਵੇਂ ਹੁਣ ਪਿਆਜ ਹੈ. ਪਿਆਜ ਕਹਿੰਦੇ ਖਾਣਾ ਨਹੀਂ ਚਾਹਿਦਾ ਨਾਲ ਤਮੋ ਗੁਣ ਵਧਦਾ ਹੈਗਾ. ਜਿਹੜੀ ਅਪਨੀ ਤਮੋ ਹੈਗੀ ਹੈ. ਓਹ ਮਤਲਬ ਜਿਆਦਾ ਵਧਦੀ ਹੈਗੀ ਹੈ ਜੇ ਪਿਆਜ ਖਾਨੇ. ਵੈਸੇ ਪਿਆਜ ਬਹੁਤ ਫ਼ਾਯਦੇਮੰਦ ਹੈ ਹੁਣ ਚੀਜਾਂ 'ਚ. ਓਹ

ਹਿੰਦੂ ਗ੍ਰੰਥਾਂ ਦੇ ਅਨੁਸਾਰ ਤਾਂ ਲਸਨ ਤੁਹਾਨੂੰ ਪਤਾ ਹੈ ਕਿਵੇਂ ਬਣਿਆ sir?

ਲਸੁਨ ਅਅ ਜਦ ਬਹੁਤ ਪੁਰਾਣੇ ਜੇ time ਦੇ ਵਿੱਚ ਯੱਗ ਹੁੰਦੇ ਸੀ ਨਾ ਗੋ ਮਾਤਾ ਦੀ ਬਲੀ ਦਿੱਤੀ ਜਾਂਦੀ ਸਿਗੀ.

ਕਦੇ ਕੋਈ ਸ਼ਾਸਤਰ ਪੜਿਓ. ਠੀਕ ਹੈ ਨਾ. ਗੋ ਮਾਤਾ ਦੀ ਬਲੀ ਦਿੱਤੀ ਜਾਂਦੀ ਸਿਗੀ ਓਹਦੀ ਜੋ ਜੱਦ ਬਲੀ ਦਿੰਦੇ ਨਾ ਮੁੰਹ 'ਚੋਂ ਝੱਗ ਨਿਕਲਦੀ ਸੀ ਨਾ ਜਿੱਦਾਂ ਅੱਜਕਲ੍ਹ ਓਹ ਕਹਿ ਦਿੰਦੇ ਨੇ ਓਹਨੂੰ ਕਿ ਕਹਿੰਦੇ ਨੇ ਵੀ ਓਹ ਚੁਗਲੀ ਕਰਨਾ. ਕੁਝ ਇੱਦਾਂ ਝੁੱਗ ਨਿਕਲਦੀ ਦੀ ਉਸ ਝੱਗ ਤੋਂ ਲਸੁਨ

ਅਪਨੇ ਪੂਜਾ-ਪਾਠ ਦੇ ਵਿਚ ਲਸਨ ਦੀ ਮਨਾਹੀ ਹੈ. ਠੀਕ ਹੈ. ਪਿਆਜ ਆਪਾਂ ਆਮ ਅਅ ਮੈਂ ਕਹਿਣਾ ਨੱਬੇ percent ਬ੍ਰਾਹਮਣ ਲੋਗ ਪਿਆਜ ਖਾਂਦੇ ਨੇ.

ਇਹ ਵੀ ਨਹੀਂ ਖਾਣਾ ਚਾਹਿਦਾ ਜੇ ਆਪਾਂ ਬ੍ਰਾਹਮਣ ਹਾਂ ਜੇ ਓਹਦੇ 'ਚ .

ਜਨ੍ਮਾਸ਼੍ਟਮੀ ਨੂੰ ਕੰਜਕਾਂ ਬਿਠਾਉਂਦੇ ਹੋ. ਠੀਕ ਹੈ

ਠੀਕ ਹੈ ਨਾ?

ਕਿਸੇ ਵੀ ਦੇਵੀ-ਦੇਵਤੇ ਦਾ ਮੱਥਾ ਟੇਕਦੇ ਹੈ ਨਾ ਓੱਥੇ ਵੀ ਹੁੰਦਾ.

ਸਿੱਖ ਧਰਮ ਦੇ ਵਿੱਚ ਕਰਦੇ ਹੋਣ ਤਾਂ ਆਪਾਂ ਕਹਿ ਨਹੀਂ ਸਕਦੇ. ਬ੍ਰਾਹਮਣ ਧਰਮ ਦੇ ਵਿੱਚ ਲਸਨ ਅਤੇ ਪਿਆਜ. ਦੋ ਚੀਜਾਂ ਦੀ ਮਨਾਹੀ ਹੈ.

ਦੇਖੋ ਨਵ੍ਰਾਤ੍ਰੇ ਹੁੰਦੇ ਹੈ, ਠੀਕ ਹੈ, ਮੰਦਰ 'ਚ ਹੈ, ਕਿਤੇ ਵੀ ਤੁਸੀਂ ਦੇਖਿਓ ਤੇ ਓਹ ਲਸਨ ਤੇ ਪਿਆਜ ਦੀ ਗੱਲ ਹੁੰਦੀ ਹੈ.

ਪੂਰੇ ਤੋੜ ਅਅ ਅਪਣਾ ਬਿਮਾਰੀਆਂ ਨੂੰ ਫ਼ਾਯਦੇਮੰਦ ਹੈ doctor ਕਹਿੰਦੇ .

ਬੁਖਾਰ-ਬੁਖੂਰ ਹੈ ਪਿਆਜ ਦਾ ਪਾਣੀ ਪੀ ਲੋ ਠੀਕ ਕਰ ਦਿੰਦਾ ਹੈ.

vomiting ਹੋਵੇ ਥੋੜਾ ਪਿਆਜ ਦਾ ਰਸ ਕੱਡੋ, ਪਿਓ ਬਹੁਤ ਠੀਕ. ਫ਼ਾਯਦੇਮੰਦ ਹੈ.

ਇੱਕ ਆ ਜਿਹੜਾ ਅਪਣਾ ਸਫੇਦ ਪਿਆਜ ਆਉਂਦਾ ਹੈ ਨਾ. ਇਹਦਾ ਰਸ ਵੀ ਨਾ ਬਹੁਤ ਹੀ ਫ਼ਾਯਦੇਮੰਦ ਹੈ.

ਚਿੱਟੇ ਰੰਗ ਦਾ ਪਿਆਜ, ਛਿਲਕਾ ਵੀ ਚਿੱਟਾ ਹੁੰਦਾ ਓਹਦਾ. ਸਾਰਾ ਹੀ ਚਿੱਟੇ ਰੰਗ ਦਾ ਪਿਆਜ ਹੈ ਹੁੰਦਾ.

ਇੰਨਾ ਫ਼ਾਯਦੇਮੰਦ ਹੈ ਦੇਸੀ ਦਵਾਈਆਂ ਦੇ ਵਿੱਚ ਜਿਹੜਾ ਕਿ ਕੋਈ ਤੋੜ ਹੀ ਨਹੀਂ ਹੈ. ਅੱਛਾ ਜੀ. ਠੀਕ ਹੈ. ਹੋਰ.

ਹੋਰ ਬਸ ਦੇਖੋ ਕਿੰਨੇ minute ਹੋ ਜਾਂਦੇ ਹੈ ਬਾਕੀ.

heavy ਤੋਂ heavy diet ਵੀ ਲੈ ਲੋ ਬਸ ਓਹ ਨਾ ਪਚਾਉਣ ਦਾ ਸੋਚੋ. ਹਮਮ ਅਪਨੀ body ਦੇ ਸਾਵ 'ਚ ਰਹਿ ਵੀ ਹੈਗੀ ਹੈ.

ਕਰ ਸਕਦੇ ਹਾਂ ਨਹੀਂ time ਨਾਲ ਅਪਣਾ hard work ਹੈ ਗਾ. physical hard work ਹਮਮ physical hard work.

ਅਪਣਾ hard work ਰਹੇ ਤਾਂ ਆਪਾਂ ਨੂੰ ਚਾਹੇ ਤਾਂ ਫਿਰ ਪੱਥਰ ਵੀ ਖਾ ਲੋ ਓਹ ਵੀ ਮੰਜੂਰ ਹੈ. ਵੀ ਆਪਾਂ ਉਹਨੂੰ ਕਰ ਸਕਦੇ ਹਾਂ.

hello

ਸਤਿ ਸ਼੍ਰੀ ਅਕਾਲ

ਹਾਂਜੀ ਵਧੀਆ

okay ਹੋਰ ਕੀ ਕਰਦੇ ਸੀ

ਹਾਂਜੀ ਬੱਸ ਹੁਣੇ ਬੱਚੇ ਨੂੰ ਭੇਜਿਆ ਹੁਣੇ free ਹੋਏ ਹਾਂ

ਹੋਰ ਮੈਂ ਥੋਨੂੰ ਇਹ ਪੁੱਛਣਾ ਸੀ ਤੁਸੀਂ dosa ਬਣਾਇਆ ਹਾਂਜੀ ਕਿਉਂਕਿ ਅੱਜਕਲ ਜਿਵੇਂ ਬੱਚੇ ਹੁਣ ਛੁੱਟੀਆਂ ਹੋ ਰਹੀਆਂ ਨੇ ਬਹੁਤ ਇਹੀ ਰਹਿੰਦਾ ਕੁੱਛ ਨਾ ਕੁੱਛ ਖਾਣ ਨੂੰ ਮੈਂ ਕਿਹਾ ਚੱਲ ਪੁੱਛਾਂ dosa ਬਣਾਇਆ ਦੱਸ ਦੋ ਇੱਕ ਵਾਰ ਕਿੱਦਾਂ